ਇਥੇ ਇਕ ਕਾਫੀ ਵੱਡੀ ਦੁਕਾਨ ਹੈ ਜਿਸਦਾ ਨਾਂ ਰਿੰਦਰ ਹੈ ਫੋਟੋਗਰਾਫੀ --

ਤੇ ਰਾਈਟ ਸਾਈਡ ਤੇ ਇੱਕ ਸਕੂਟਰੀ ਖੜੀ ਆ ਜੋ ਕਿ ਬਰਾਉਨ ਕਲਰ ਦੀ ਆ ਪਿੱਛੇ ਕਾਫੀ ਟਰੀ ਆ ਤੇ ਕਾਫੀ ਘਰ ਆ ਤੇ ਪਿੱਛੇ ਹੋਰ ਵੀ ਗੱਡੀਆਂ ਖੜੀਆਂ ਹਨ।

ਇਹ ਇੱਕ ਸਟੋਰ ਦੀ ਫੋਟੋ ਹੈ ਜਿਸਦਾ ਨਾਂ ਹੈ ਸਿੰਘ ਸਟੋਰ ।

ਇਥੇ ਇਕ ਸਕੂਟਰੀ ਲੱਗੀ ਹੈ ਜੋ ਕਿ ਬਲੈਕ ਕਲਰ ਦੀ ਹੈ ਇੱਥੇ ਫਰਸ਼ ਟਾਇਲਾਂ ਦਾ ਹੈ ਜੋ ਵੀ ਵਾਈਟ ਕਲਰ ਦਾ ਹੈ।

ਇਹ ਇੱਕ ਕਾਫੀ ਵੱਡਾ ਰੋਡ ਹੈ ਜਿਹਦੀ ਰਾਈਟ ਸਾਈਡ ਤੇ ਇੱਕ ਘਰ ਹੈ ਜੋ ਵੀ ਵਾਈਟ ਕਲਰ ਦਾ ਹੈ।

ਜਿੱਥੇ ਕਾਫੀ ਡੋਰ ਲੱਗੇ ਹਨ ਤੇ ਤਿੰਨ ਖਿੜਕੀਆਂ ਲੱਗੀਆਂ ਹਨ ਇਹ ਘਰ ਇੱਕ ਸਾਈਡ ਤੋਂ ਵਾਈਟ ਹੈ ਇੱਕ ਸਾਈਡ ਤੋਂ ਓਰੇਂਜ ਹੈ।

ਤੇ ਇੱਕ ਇਥੇ ਬੰਦਾ ਗੱਡੀ ਧੋ ਰਿਹਾ ਹੈ ਜਿੰਨੇ ਕਿ ਪਿੰਕ ਪੱਗ ਬੰਨੀ ਹੈ ਤੇ ਉਹ ਗੱਡੀ ਨੂੰ ਰੈਂਪ ਤੇ ਚਾੜਿਆ ਗਿਆ ਹੈ।

ਕਾਫੀ ਵੱਡਾ ਸਟੇਜ ਐ ਇੱਥੇ ਕਾਫੀ ਜਾਣੇ ਖਲੋਤੇ ਹਨ ਤੇ ਇੱਥੇ ਕਾਫੀ ਲਾਈਟਾ ਲੱਗ ੜਹੀਆਂ ਹਨ।

ਰੋਟੀ ਖਾ ਰਹੇ ਹਨ ਇਹਦੇ ਉੱਤੇ ਦੋ ਲੈਟਾਂ ਜੱਗ ੜਹੀਆਂ ਹਨ ਜੋ ਕਿ--

ਪੀਲੇ ਰੰਗ ਦੀ ਬਲੂ ਕਲਰ ਦੀਆਂ ਹਨ ਤੇ ਇੱਥੇ ਕਾਫੀ ਲੜੀਆਂ ਵੀ ਲੱਗੀਆਂ ਹਨ।

ਤੇ ਬਾਹਰ ਇੱਕ ਕੰਧ ਹੈ ਜਿਹਦੇ ਲਾਗੇ ਕਾਫੀ ਪੇੜ ਲੱਗੇ ਹਨ ਜੋ ਕਿ ਹੜੇ ਰੰਗ ਦੇ ਹਨ ਤੇ ਬਾਹਰ ਰੋਡ ਹੈ।

ਇਹ ਇੱਕ ਸ਼ੋਰ ਰੂਮ ਹੈ ਇੱਥੇ ਇਕ ਵਾਈਟ ਕਲਰ ਦੀ ਕਾਰ ਵੀ ਖਲੋਤੀ ਹੈ ਤੇ ਇੱਥੇ ਕਾਫ਼ੀ ਵਧੀਆ ਕੁਰਸੀਆਂ ਲੱਗੀ--

ਤੇ ਇਹ ਕਾਫੀ ਵਧੀਆ ਲੱਗ ਰਾਹੀਆਂ ਹਨ ਇਹ ਕਾਫੀ ਸੂਚੀਆਂ--